mam ਮੈਂ ਪਹਿਲਾਂ ਕਿ ਕਰਦੀ ਸੀ ਮੇਥੀ ਦਾਣੇ ਨੂੰ ਨਾ ਰਾਤ ਨੂੰ ਦੁੱਧ ਚ ਭਿਗੋ ਕੇ ਰੱਖ ਦੇਣਾ ਜਾ ਪਾਣੀ ਚ ਸੁਭਾਹ ਉੱਠ ਕੇ ਉਹਦੇ ਵਿੱਚ ਕੇ ਮਤਲਬ ਉਹਨੂੰ grained ਕਰਕੇ ਲਗਾ ਲੈਂਦੀ ਸੀ ਤੇ ਵਾਲ ਨਾ ਬਹੁਤ ਵਧੀਆਂ ਮੇਰੇ ਹੋ ਗਏ ਸੀ ਮਤਲਬ ਵਾਲਾਂ ਦੇ ਵਿੱਚ ਲੱਗਦਾ ਸੀ ਵੀ ਹਾਂ change ਆਇਆ ਪਰ ਮੈਨੂੰ ਨਾ ਥੋੜਾ ਜਿਹਾ problem ਇਹ ਹੁੰਦੀ ਸੀ ਕਿ time ਦੀ shortage ਹੁੰਦੀ ਹੈ ਦੂਸਰਾ ਇਹ ਹੁੰਦਾ ਕਿ ਉਹਨੂੰ ਲਗਾਨਾ ਬਾਅਦ ਚ ਉਹਨੂੰ ਕੱਢਨਾ ਹਨਾ ਇਹ ਔਖਾ ਹੋ ਜਾਂਦਾ ਥੋੜਾ ਜਿਹਾ procedure ਤੇ ਆਪਾਂ ਫੇਰ short cut method ਲੈਕੇ ਚੱਲਦੇ ਹਾਂ ਵੀ ਚਲੋ ਇਹਦੇ ਨਾਲ ਆਪਾਂ ਨੂੰ ਜਲਦੀ ਫਰਕ਼ ਪੈਜੇ ਪਰ mam ਮੈਂ ਤੁਹਾਡੀ ਆਹ ਵਾਲੀ remedy ਜਰੂਰ use ਕਰੁਂਗੀ ਇੱਕ ਤਾਂ ਦਹੀਂ ਤੇ oil ਵਾਲੀ

ਇਹ ਵਾਲੀ problem ਆ ਰਹੀ ਆ ਬਾਕੀ ਤੁਸੀਂ ਘਰ ਦੇ ਵਿੱਚ ਜਿਸ ਤਰ੍ਹਾਂ banana ਹੁੰਦਾ ਹੈ ਹਨਾ banana mash ਕਰਕੇ ਉਹਦੇ ਵਿੱਚ ਤੁਸੀਂ ਐਲੋਵੇਰਾ gel mix ਕਰ ਸਕਦੇ ਹੋ

ਪਾ ਸਕਦੇ ਆ ਤੁਸੀਂ ਵਿੱਚ ਬਿਲਕੁਲ ਪਾ ਸਕਦੇ ਹੋ ਉਹ ਉਹਨਾ ਤੁਸੀ ਉਹਦੇ ਨਾਲ ਵੀ ਤੁਹਾਡੇ ਵਾਲਾਂ ਵਿੱਚ ਕਾਫੀ ਫਰਕ਼ ਪਾਏਗਾ ਨਾ pack ਆਂਦੇ ਨੇ market ਦੇ ਵਿੱਚ ਵੀ available ਆ ਘਰ ਦੇ ਵਿੱਚ natural ਜਿਹੜੇ ਐ ਉਹ ਵੀ ਤੁਹਾਨੂੰ ਕਾਫ਼ੀ ਉਸ ਚੀਜ ਨਾਲ ਵੀ ਕਾਫੀ ਫਰਕ਼ ਪਏਗਾ ਹਨਾ ਤੇ ਉਹ ਕਰਨ ਦੇ ਨਾਲ ਤੁਹਾਡੇ

think ਕਾਫ਼ੀ ਅੱਛੇ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਜਿਹੜਾ ਆ ਇਹਦਾ chemical ਜਿਹੜਾ ਆਪਣਾ treatment ਆਪਣਾ hair keratin ਲੈਣਾ ਵਾ ਉਹ ਤੁਸੀਂ treatment ਫਿਰ ਲੈ ਸਕਦੇ ਹੋ

ਵਾਲਾਂ ਦੀ care ਕਰਨੀ ਪੈਣੀ ਐ ਇਹ ਨਹੀਂ ਹੈ ਕਿ ਤੁਸੀ keratin ਕਰਾ ਲਿਆ ਤੇ ਬੱਸ ਠੀਕ

mam keratin plus smoothening ਕਰਵਾਵਾਂ ਕਿਉਂਕਿ ਮੇਰੇ ਵਾਲ ਤਾਂ freeze ਹੈ ਨਾ ਕੱਲੀ keratin ਦੇ ਨਾਲ ਤਾਂ ਕੋਈ ਉਹ ਹੋਣਾ

ਕਰਕੇ ਮੈਂ ਤੁਹਾਨੂੰ ਕਿਹਾ ਹੈ ਨਾ ਕਿ ਪਹਿਲਾ ਤੁਸੀਂ home remedy ਕਰੋ ਤਾਂ ਕਿ ਉਹਦਾ ਇੱਕ base ਬਣ ਜਾਵੇ

base ਬਣ ਜਾਇਗਾ ਨਾ ਵਾਲਾਂ ਦਾ ਇੱਕ ਥੋੜਾ ਜਿਹਾ ਕਿ ਮਤਲਬ ਇੰਨਾ

ਫਿਰ product use ਨਹੀਂ ਹੋਏਗਾ ਜੇ already ਵਾਲਾਂ ਦੇ ਉੱਤੇ ਥੋੜਾ ਬਹੁਤਾ moisture ਆਜੇ ਥੋੜੀ ਜੀ ਇੱਕ base ਤਿਆਰ ਹੋ ਜਾਏ ਉਸ ਤੋਂ ਬਾਅਦ ਤੁਸੀਂ ਜਿਹੜੇ ਅਹ treatment hair treatment ਲੈ ਸਕਦੇ ਹੋ hair spa ਵੀ ਲੈ ਸਕਦੇ ਹੋ hair spa ਤਾਂ madam ਤੁਸੀਂ ਘਰ ਹੀ ਕਰ ਸਕਦੇ ਐ ਜਿਵੇਂ ਕਿ ਤੁਸੀ ਕਹਿੰਦੇ ਕਿ ਮੈਂ oiling

ਕਰਦੇ ਓ oiling ਇੱਦਾ ਕਰਿਆ ਕਰੋ ਜਦੋਂ oiling ਕਰਦੇ ਹੋ ਨਾ ਤੇ ਥੋੜਾ ਜਿਹਾ ਨਾ ਮਤਲਬ ਕਹਿਲੋ ਕਿ ਕੋਸਾ ਜਿਹਾ ਤੇਲ ਅਹ ਗੁਨਗੁਨਾ ਜਿਹਾ ਹਲਕਾ ਜਿਹਾ ਨਾ ਉਹ ਥੋੜਾ ਜਾ ਕਰਕੇ ਫਿਰ ਕਰਿਆ ਕਰੋ or ਉਸ ਤੋਂ ਬਾਅਦ ਇੱਕ

ਲੈਕੇ ਨਾ towel ਗਰਮ ਪਾਣੀ ਦੇ ਵਿੱਚ ਭਿਗੋ ਕੇ ਨਚੋੜ ਕੇ ਚੰਗੀ ਤਰ੍ਹਾਂ ਕਿ ਉਹ ਆਪਣੇ

ਜਿਹੜਾ ਆ ਪੰਜ ਸੱਤ ਮਿੰਟ ਉਹਦੀ steam ਵੀ ਦਿਆ ਕਰੋ

ਤੁਹਾਡੇ scalp ਨੂੰ ਨਾ ਕਾਫੀ ਜਿੱਦਾਂ ਥੋੜਾ moisture ਮਿਲੇਗਾ ਤੇ ਜਿਹੜੀ dryness ਹੈ ਉਹਦੀ ਘਟੇਗੀ

ਵੀ ਥੋੜੀ heat ਵਧੀ ਨਾ shine ਵੀ ਆਏਗੀ or ਇੱਕ moisture ਜਿਹੜਾ ਬਣਿਆ ਰਹੇਗਾ lock ਹੋਏਗਾ

ਹਾਂ ਤੁਸੀ oiling ਜਿਹੜੀ ਹੈ ਨਾ ਹਫਤੇ ਵਿੱਚ mam ਇੱਕ ਦੋ ਵਾਰੀ ਜਰੂਰ ਕਰਿਆ ਕਰੋ with hot towel ਹਨਾ ਹੁਣ ਤਾਂ ਵੈਸੇ ਗਰਮੀਆਂ ਦਾ

ਮਤਲਬ ਉਹਦੇ ਵਿੱਚ ਇੱਕ ਬਾਦਾਮ ਦੀ ਗਿਰੀ ਲੈਕੇ ਨਾ ਉਹਨੂੰ ਚੰਗੀ ਤਰ੍ਹਾਂ ਉਹ ਕਰਕੇ ਤੇ ਉਹਦੀ ਨਾ mam message ਕਰਦੀ ਹੁੰਦੀ ਸੀ ਉਹਦੀ message ਨਾ ਮੈਂ ਇਸਲਈ ਨਹੀਂ ਕਰਦੀ ਕਿ ਮੇਰੇ ਵਾਲ silky ਹੋ ਜਾਨ ਮੈਨੂੰ ਇਹ ਹੁੰਦਾ ਸੀ ਕਿ ਜਿਹੜੀ hair fall ਹੁੰਦਾ ਜਿਆਦਾਤਰ ਕਿ ਹੁੰਦਾ ਕਿ ਲੋਕਾ ਨੂੰ hair fall ਹੁੰਦਾ ਗਰਮੀਆਂ ਦੇ ਵਿੱਚ ਹਨਾ ਜਦੋਂ ਪਸੀਨੇ ਵਾਲੀ ਰੁੱਤ ਆਉਂਦੀ ਹੈ ਕਹਿਲੋ ਜੁਲਾਈ ਜਾ ਅਗਸਤ ਦੇ ਵਿੱਚ ਮੇਰੀ ਸਰਦੀਆਂ ਗਰਮੀਆਂ ਮਤਲਬ ਪੂਰਾ ਸਾਲ ਹੀ hair fall ਹੁੰਦਾ ਕਿ ਤੁਸੀ ਐ

comb ਕਰ ਰਹੇ ਹਾਂ ਤਾਂ ਜਮੀਨ ਦੇ ਉੱਪਰ ਨਾ ਫਰਸ਼ ਦੇ ਉੱਪਰ ਨਾ ਪੂਰਾ ਢੇਰ ਲੱਗ ਜਾਂਦਾ or ਦੇਖਣ ਆਲੇ ਨੂੰ ਐ ਲੱਗਦਾ ਵੀ ਇੰਨੇ ਵਾਲ ਤਾਂ ਡਿੱਗ ਗਏ ਵਾਲ ਸਿਰ ਚ ਕਿੰਨੇ ਕੁ ਰਹਿ ਗਏ ਹੋਣਗੇ ਇਹ ਹਾਲ ਹੁੰਦਾ ਤੇ mam ਛੋਟੇ ਛੋਟੇ ਜਿਹੜੇ baby hair ਹੁੰਦੇ ਨੇ ਉਹ ਆਪਣੇ ਮਤਲਬ ਪੂਰੇ ਆਪਣੇ ਕੱਪੜੀਆਂ ਤੇ ਤੇ ਇੱਕ ਮੇਰੀ ਸਭ ਤੋਂ main problem ਹੈ mam ਮੈਂ ਨਾ starting ਚ ਜਦੋਂ smoothening ਕਰਵਾਈ ਸੀ ਜਿਹੜੇ ਮੇਰੇ front ਤੇ baby hair ਆ ਨਾ ਉਹਨਾ ਦੀ problem ਕਰਕੇ ਮੈਂ ਦੁਬਾਰਾ ਕੋਈ treatment ਨਹੀਂ hair ਦਾ ਲਿਆ ਕਿ ਮੇਰੇ ਵਾਲਾਂ ਦੀ ਨਾ

ਮੈਂ ਕਰਾਨੀ ਆ ਤਾਂ ਇੱਕ ਮਹੀਨੇ ਤੋਂ ਬਾਅਦ baby hair ਖੜੇ ਹੋਣੇ

ਤਾਂ smoothening ਦੀ ਜਿਹੜੀ shine ਹੈ ਬਿਲਕੁੱਲ ਖਤਮ ਹੋ ਜਾਂਦੀ ਆ

problem ਇਹ ਆ ਇਹ ਮੈਨੂੰ ਬਹੁਤ ਜਿਆਦਾ ਦਿੱਕਤ ਆ ਤੇ

ਪਤਾ ਨਹੀਂ ਜੀ ਮੈਂ ਸੋਚਿਆ ਇੱਕ ਵਾਰੀ ਤੁਹਾਡੇ ਨਾਲ ਗੱਲ ਕਰਕੇ ਦੇਖਾ ਕਿ ਇਹਦਾ ਕੋਈ solution ਨਿਕਲ ਜਾਏ ਕਿ ਮੇਰੀ ਇਹ ਬਹੁਤ ਵੱਡੀ ਦਿੱਕਤ ਹੈ ਹਮ ਜਿਸ ਤਰ੍ਹਾਂ ਤੁਸੀ hair fall ਦੀ ਗੱਲ ਕੀਤੀ ਕਿ ਤੁਹਾਡੇ ਵਾਲ ਬਹੁਤ ਝੜਦੇ ਆ ਦੇਖੋ madam ਇੱਕ

ਦਿਨ ਦੇ ਵਿੱਚ ਅੱਸੀ ਤੋਂ ਨੱਬੇ ਵਾਲ ਝੜਨੇ ਨਿਕਲਨੇ ਹਨਾ

fall ਨੀ ਕਹਿੰਦੇ ਇਹ naturally ਆ ਕਿਉਂਕਿ ਵਾਲਾਂ ਦਾ ਇੱਕ circle ਹੁੰਦਾ ਆ hair circle ਹੁੰਦਾ

ਵਾਲ ਪੁਰਾਣੇ ਨਿਕਲਨੇ ਆ ਤੇ ਫੇਰ ਨਵੇਂ ਆਉਣੇ ਆ ਤੇ ਆਪਾਂ ਨੂੰ ਜਦੋਂ ਉਹ circle ਆਪਣਾ complete ਕਰਦਾ ਨਾ ਵਾਲ ਜਿਹੜਾ ਉਹਦੇ ਵਿੱਚ ਤਿੰਨ categories ਹੁੰਦੀਆਂ enazen telazen cetazen ਠੀਕ ਹੈ

ਵਾਲ ਜਦੋਂ ਨਵਾਂ ਆਉਣਾ ਹੈ ਨਾ ਤਾਂ ਪੁਰਾਣੀਆਂ ਵਾਲ ਨਿਕ੍ਲੁਗਾ ਤਾਂ ਨਵਾਂ ਉਸ ਜਗ੍ਹਾ ਤੇ ਆਏਗਾ ਉਹ ਉਹਨੂੰ push ਕਰਦਾ ਤੇ ਉਹਨੇ ਡਿਗਣਾ ਹੀ ਡਿਗਣਾ ਹੈ ਤੇ ਉਹਨੇ ਬਾਹਰ ਆਨਾ ਤੇ ਨਵਾਂ ਵਾਲ ਆਏਗਾ ਹਨਾ ਤੇ

ਜਾਨੇ ਹਾਂ ਤੇ ਪਤਾ ਨੀ ਫੇਰ ਕੀ medicine ਵਗੈਰਾ ਲੈ ਲਿੰਦੇ ਹਾਂ ਜਾ ਕੁੱਝ ਵੀ ਕਰਦੇ ਹਾਂ ਉਹਦੇ ਨਾਲ ਹੋਰ ਜਿਆਦਾ problems ਤੁਹਾਨੂੰ ਹੁੰਦੀਆਂ ਨੇ ਇਸ ਕਰਕੇ ਜਿਹੜਾ

ਵਾਲ ਗਿਰਨੇ natural ਹੀ ਹੈ ਇਹਨੂੰ ਅਸੀਂ

ਨਹੀਂ ਕਵਾਂਗੇ ਹਾਂ ਇਸ ਤੋਂ ਜਿਆਦਾ ਜਿੱਦਾਂ ਤੁਹਾਡੀ ਮਤਲਬ ਕਿ roots ਦੇ ਵਿੱਚੋ ਕਹਿ ਲੋ ਕਿ ਪੂਰਾ ਇੱਕ ਇੱਕ ਵੰਸ਼ ਦੀ ਤਰ੍ਹਾਂ ਬਾਹਰ ਆ ਰਿਹਾ ਐ ਗੁੱਛੀਆਂ ਦੀ ਤਰ੍ਹਾਂ ਬਾਹਰ ਆ ਰਿਹਾ ਹਨਾ ਜਦੋਂ ਤੁਸੀਂ ਲੇਟਦੇ ਹੋ ਤਾਂ pillow ਦੇ ਉੱਤੇ ਰਾਤ ਨੂੰ ਜਦੋਂ ਸਵੇਰ ਨੂੰ ਉਠਦੇ ਹੋ ਤਾਂ ਉਹ pillow ਭਰਿਆ ਹੁੰਦਾ ਹੈ ਜਾ ਕੁੱਝ ਵਾਲਾਂ

ਕਰਨ ਦੇ ਉੱਤੇ ਨਿਕਲਦੇ ਐ ਵਾਲ ਤਾਂ ਇਹਨੂੰ ਆਪਾਂ hair fall ਨਹੀਂ ਕਹਿੰਦੇ ਠੀਕ ਹੈ

ਜਦੋਂ ਮੈਂ comb ਕਰਦੀ ਹਾਂ ਨਾ ਵਾਲ ਇੱਦਾਂ ਵੀ ਨਹੀਂ ਹੈ ਕਿ ਟੁੱਕੜਾ ਬਣ ਕੇ ਨਿਕਲਦੇ ਹੈ ਬਿਲਕੁਲ ਸਿੱਧਾ straight ਵਾਲ ਨਿਕਲਦਾ

ਉਸ ਦੇ ਵਿੱਚੋਂ ਨਿਕਲਦਾ ਤੇ ਅੱਜਕਲ ਵੀ mam ਦੇਖਿਆ

ਉਹਦੇ ਕਰਕੇ ਨਾ ਆਹ ਜਿਹੜੀ ਚੀਜ਼ ਦੀ problem ਅਸੀਂ ਬੱਚਿਆਂ ਦੇ ਵਿੱਚ ਵੀ ਦੇਖਦੇ ਹਾਂ ਨਾ ਇਹ ਦੇਖੋ ਇੱਕ ਤਾਂ ਸਾਡੇ ਕਹਿਲੋ ਆਲੇ ਦੁਆਲੇ ਦਾ ਵਾਤਾਵਰਨ ਵੀ ਕਹਿ ਸਕਦੇ ਹਾਂ diet ਕਹਿ ਸਕਦੇ ਹਾਂ ਸਾਡੇ

ਪੀਣ ਦੇ ਤਰੀਕੇ ਬੱਚਿਆ ਦੇ ਹਨਾ or

ਕਰਕੇ ਇਹ ਸਾਰੀਆਂ ਜਿਹੜੀਆਂ problems ਹੋ ਜਾਂਦੀਆਂ ਆ ਜਾਂ ਬੱਚੇ ਜਿਆਦਾ ਕਈ ਬੱਚੇ ਜਿਸ ਤਰ੍ਹਾਂ ਹੈ ਕਿ ਅਹ stress ਲੈ ਲੈਂਦੇ ਆ

ਤੇ ਬੱਚੇ ਪਢਾਈ ਦੀ tension ਲੈ ਲੈਂਦੇ ਆ ਜਾ ਕੁੱਝ ਜਾਂ proper diet ਨਹੀਂ ਲਿੰਦੇ ਜੋ ਵਾਲਾਂ waste ਜਰੂਰੀ ਹੈ ਵਾਲਾਂ ਦੀ care ਨਹੀਂ ਕਰਦੇ ਯੂਹਦੇ ਕਰਕੇ ਵੀ ਜਾਂ ਫੇਰ ਅੱਜਕਲ ਦੇਖੋ ਬੱਚਿਆਂ ਨੂੰ ਸ਼ੋਂਕ ਬੜਾ ਹੈ ਕਿ ਹਾਂ ਅਸੀਂ ਵੀ ਵਾਲ color ਕਰਨੇ ਹੈ

ਕਰ ਲੈਨੇ ਆ ਨਾ color ਦਾ ਚਲੋ ਮੈਂ ਮੰਨਦੀ ਆ ਕੀ color company ਨੇ ਬਣਾਇਆ ਉਹਦੇ side effect mam ਨਾਲ ਹੀ ਹੈ ਕਿਉਂਕਿ dry ਬਹੁਤ ਜਿਆਦਾ ਹੋ ਜਾਂਦੇ ਆ hairs

ਕਹਿੰਦੀ ਹਾਂ ਕਿ ਜਦੋਂ ਮੈਂ color use ਕਰਦੀ ਹਾਂ ਉਦੋ ਜਦੋਂ ਮੈਂ ਹੁਣ ਧੁੱਪ ਦੇ ਸੰਪਰਕ ਚ ਜਾਊਂਗੀ ਤਾਂ ਮੈਨੂੰ itching ਦੀ problem ਆ ਰਹੀ ਕਿਉਂਕਿ ਉਹਦੇ ਵਿੱਚ strong chemical ਆ

ਮੇਰੀ skin ਤਾਂ ਬਹੁਤ ਜਿਆਦਾ sensitive ਹੈ ਚਾਹੇ ਉਹ face ਦੀ ਲਾ ਲੋ ਚਾਹੇ ਉਹ hair ਦੀ ਲਾ ਲੋ ਮੇਰੀ ਹਰੇਕ ਪਾਸੋ ਬਹੁਤ ਜਿਆਦਾ sensitive ਆ ਬਾਕੀ ਮੈਂ ਕੋਸ਼ਿਸ਼ ਇਹੀ ਕਰਦੀ ਹੁੰਨੀ ਆਂ ਕਿ ਜਿੰਨਾ ਹੋ ਸਦਾ chemical ਤੋਂ ਦੂਰ ਹੋਕੇ home remedies use ਕਰਾ ਪਰ ਮੈਨੂੰ ਲੱਗਦਾ ਕੀ ਜਿਹੜਾ ਤੁਸੀ ਮੈਨੂੰ ਦਹੀਂ ਤੇ oil ਵਾਲੀ ਚੀਜ਼ ਦੱਸੀ ਆ ਨਾ ਇਹ ਮੇਰੇ ਲਈ ਇਹ best ਆ ਇਹਦੀ ਮੈਨੂੰ message ਕਰਨੀ ਚਾਹੀਦੀ

ਹਾਂਜੀ ਹਾਂਜੀ ਉਹ ਤੁਸੀ ਜਰੂਰ try

ਠੀਕ ਹੋ ਜਾਣਗੇ ਇਹ ਬਾਕੀ ਕੀ ਇਹਦੇ ਕੋਲ ਨਾ ਦੇਖੋ ਨਾ depend ਕਰਦਾ ਹੈ ਤੁਹਾਡੀ care ਦੇ ਉੱਤੇ ਹਨਾ care ਤੇ ਵੀ depend ਕਰਦਾ ਆ ਤੁਸੀਂ ਕਿਸ ਤਰ੍ਹਾਂ ਦਾ shampoo use ਕਰ ਰਹੇ ਹੋ ਕਿਸ ਤਰ੍ਹਾਂ ਦਾ conditioner use ਕਰ ਰਹੇ ਹੋ ਕਈ ਵਾਰੀ ਹੁੰਦਾ ਹੈ ਕਿ ਪਾਣੀ ਕਈਆਂ ਨੂੰ ਸੂਟ ਨੀ ਕਰਦਾ

ਦੇ ਹੈਗੇ ਹੈ ਅੱਜਕਲ ਖਾਰਾ ਪਾਣੀ ਆ ਭਾਰਾ ਪਾਣੀ ਆ ਹਲਕਾ ਪਾਣੀ ਜੇ ਵੋ ਹਨਾ

ਪਾਣੀ ਵਾਲੀ ਗੱਲ ਤਾਂ mam ਬਿਲਕੁਲ ਸਹੀ ਕਹੀ ਐ ਕਿਉਂਕਿ ਪਾਣੀ ਜਿਹੜਾ waterworks ਦਾ ਪਾਣੀ ਹੈ ਨਾ ਉਹ ਸਾਡੇ ਹੁਣ

ਵਾਲਾ ਪਾਣੀ use ਕਰ ਰਹੀ ਹਾਂ or ਟਿਉਬਲ ਵਾਲੇ ਪਾਣੀ ਦੇ ਵਿੱਚ ਸ਼ੋਰਾ ਹੁੰਦਾ

ਆਪਾਂ face ਤੇ ਆਪਾਂ ਜਦੋਂ ਕੋਈ ਚੀਜ ਆਪਾਂ face wash ਕਰਦੇ ਹਾਂ ਤਾਂ ਉਹਨੂੰ ਜਦੋਂ ਹਟਾਉਣੇ ਹਾਂ ਤਾਂ dry ਹੋ ਜਾਂਦੀ ਆ skin ਇਹ ਤਾਂ ਆਪਾਂ ਨੂੰ ਸਾਫ਼ ਪਤਾ ਲੱਗ ਜਾਂਦਾ

ਉਦੋਂ ਹੀ ਪਤਾ ਲੱਗਦਾ ਜਦੋਂ ਆਪਣੀ ਸਾਹਮਣੇ hair ਨਿਕਲ ਕੇ ਬਾਹਰ ਆ ਜਾਂਦੀ ਹੈ ਹਨਾ

ਸਹੀ ਹੈ mam ਕਿ ਪਾਣੀ ਸਭ ਤੋਂ main problem ਹੈ ਵੀ ਪਾਣੀ

ਆਪਣੇ ਵਾਲਾਂ ਤੇ ਬਹੁਤ ਵੱਡਾ effect ਪਾਉਂਦਾ

ਇਸ ਕਰਕੇ ਥੋੜਾ ਜਿਹਾ ਮਤਲਬ ਕਿ ਬਹੁਤ ਸਾਰੀਆਂ ਚੀਜਾਂ ਆਉਂਦੀਆਂ ਸਿਰਫ ਇੱਕ ਹੀ ਚੀਜ਼ ਨਹੀਂ ਹੁੰਦੀ ਹੈ ਕਿਸੇ ਵੀ problem ਦਾ ਕਾਰਣ ਉਹਦੇ ਪਿਛੇ ਬਹੁਤ ਸਾਰੇ ਛੋਟੇ ਛੋਟੇ ਕਾਰਣ ਹੁੰਦੇ ਆ ਜਿਹੜੇ ਆਪਾਂ ਸੋਚਦੇ ਹਾਂ ਪਤਾ ਨਹੀਂ ਆਹ shampoo ਨਹੀਂ ਸ਼ੂਟ ਕੀਤਾ ਪਤਾ ਨਹੀਂ ਆਹ color ਨਹੀਂ ਸੂਟ ਕੀਤਾ ਜਾਂ ਪਤਾ ਨਹੀਂ ਕਿਹੜੀ ਚੀਜ਼ ਆਪਾਂ ਨੂੰ react ਕਰ ਰਹੀ ਆ ਤੇ ਕਈ ਵਾਰੀ ਇੱਕ natural ਚੀਜ਼ ਜਿਵੇ ਹੁਣ ਪਾਣੀ ਹਨਾ ਆਪਾਂ ਨੂੰ ਆਪਾਂ ਨੂੰ ਪਤਾ ਹੀ ਨਹੀਂ ਹੈ

ਕਿ ਪਾਣੀ ਕਿਸ ਤਰ੍ਹਾਂ ਕਿਸ ਏਰੀਏ ਦੇ ਵਿੱਚ ਕਿਸ ਤਰ੍ਹਾਂ ਦਾ ਪਾਣੀ ਆ ਰਿਹਾ ਉਹਦੇ ਆਲੇ ਦਵਾਲੇ ਕਿਹੜੀਆਂ ਚੀਜਾ ਦੇ ਦਵਾਰਾ ਪਾਣੀ ਆ ਰਿਹਾ ਜਾ ਫ਼ੈਕਟਰੀਆਂ ਆਲੇ ਦੁਆਲੇ ਲੱਗੀਆਂ ਹੋਈਆਂ ਜਾਂ ਕੁੱਝ ਹਨਾ ਉਹਦੇ ਕਰਕੇ ਵੀ ਪਾਣੀ ਜਿਹੜਾ ਤੁਹਾਨੂੰ ਪਤਾ ਅੱਜਕਲ ਦੂਸ਼ਿਤ ਹੁੰਦਾ ਆ ਪਾਣੀ ਖ਼ਰਾਬ ਹੁੰਦਾ ਹੈ ਉਹਦੇ ਕਰਕੇ ਉਹ ਅਸਰ ਜਿਹੜਾ ਤੁਹਾਡੇ ਵਾਲਾਂ ਤੇ ਵੀ ਆਂਦਾ ਆ ਜਦੋਂ ਵੀ ਆਪਾਂ use ਕਰਦੇ

ਹਾਂਜੀ mam ਕਦੇ ਕਦੇ ਤਾਂ ਨਾ ਇੰਨਾ ਕੁ ਜਿਆਦਾ ਮਨ ਦੁਖੀ ਹੋ ਜਾਂਦਾ ਹੈ ਉਦੋਂ ਕਿ ਦਿਲ ਕਰਦਾ ਕਿ ਬੰਦਾ ਕੈਂਚੀ ਫੜੇ ਤੇ ਸਾਰੇ ਵਾਲ ਕੱਟ ਦੇਵੇ ਇੰਨਾ ਜਿਆਦਾ ਦੁਖੀ ਨਹੀਂ ਇਹਨਾ ਹੱਲ ਕਿ ਕਰੋ ਓਦਰੋ ਕੋਈ function ਆ ਜਾਂਦਾ ਉਦਰੋ ਵਾਲ color ਕਰਨ ਵਾਲੇ ਹੁੰਦੇ ਹੈ

ਵਾਲ ਐਵੇਂ ਹੈ ਮਤਲਬ ਜਿਵੇਂ ਕਹਿ ਨਹੀਂ ਸਕਦੇ ਆਪਾਂ ਵੀ ਚਿੜੀਆਂ ਦਾ ਗੋਸ਼ਲਾ ਬਣ ਜਾਂਦਾ ਵੀ ਕੀ ਕਰੇ ਵੀ ਉਦਰੋ light ਨਾ ਹੋਵੇ ਤਾਂ pressing ਕਿੱਦਾਂ ਕਰੀਏ

ਆਪਨੇ face ਦੀ problem ਹੁੰਦੀ ਹੈ mam ਆਪਾਂ ਇੱਕ time ਤੇ mam ਆਪਾਂ makeup ਦੇ ਨਾਲ ਉਹਨੂੰ cover ਕਰ ਲੈਂਦੇ ਹਾਂ ਪਰ hair ਦੀ problem ਆ mam at a time ਤੇ ਨਹੀਂ ਹੁੰਦਾ ਕੋਈ ਵੀ solution ਨਹੀਂ ਹੁੰਦਾ

ਜੇ night ਦਾ ਕੋਈ function ਹੋਵੇ ਤਾਂ ਚਲੋਂ ਫਿਰ ਵੀ ਇੱਕ ਦੋ ਵਾਲ white ਦਿਖ ਰਹੇ ਹੈ ਤਾਂ ਨਹੀਂ ਇੰਨਾ ਪਤਾ ਲੱਗਦਾ ਪਰ day ਦੇ ਵਿੱਚ ਦਿੱਕਤ ਆ ਜਾਂਦੀ ਹੈ ਥੋੜੀ ਜਿਹੀ ਵੀ ਕੀ ਕੀਤਾ ਜਾਵੇ

ਪਹਿਲਾਂ ਕਿਹ ਰਹੇ ਸੀ ਤੁਸੀਂ hair ਜਦੋਂ press ਕਰਦੇ ਹੋ ਹਨਾ pressing ਕਰਦੇ ਹੋ ਤੇ ਉਦੋਂ ਤੁਸੀਂ ਕਹਿੰਦੇ

ਜਦੋਂ ਹੁਣ ਤੁਸੀਂ ਸਾਰੇ ਕਰੋਗੇ ਨਾ home remedies ਕਰੋਗੇ treatments ਲਓਗੇ ਨਾ ਤੇ ਹੁਣ ਤੁਸੀਂ after pressing ਕਰੋਗੇ ਤਾਂ ਇੱਕ heat protector ਆਉਂਦਾ market ਵਿੱਚ

ਉਹ ਤੁਸੀਂ ਲਗਾ ਕੇ ਫੇਰ ਹੀ ਤੁਸੀਂ ਆਪਨੇ ਵਾਲਾਂ ਨੂੰ press ਕਰਨਾ treat ਕਰਨਾ

texture ਦੇ ਨਾਲ ਤੁਹਾਡੇ ਵਾਲ safe ਰਹਿਣਗੇ ਕਿਉਂਕਿ ਜਦੋਂ ਆਪਾਂ direct ਕਿਉਂਕਿ ਤੁਹਾਡੇ ਵਾਲਾਂ ਦੇ ਵਿੱਚ ਪਹਿਲਾਂ ਹੀ problem ਆ ਤੇ ਜਦੋਂ ਤੁਸੀਂ direct heat ਉਹਦੇ ਅੰਦਰ ਜਾਉਗੀ ਤੇ ਵਾਲ ਹੋਰ ਜਿਆਦਾ dry ਹੋਣ ਤੇ ਜਿਹੜਾ ਮਾੜਾ ਮੋਟਾ moisturizer ਉਹ ਵੀ ਉਹਨੇ ਖਿੱਚ ਲੈਣਾ

after ਉਸ ਤੋਂ ਬਾਅਦ ਕੀ ਕਰਨਾ hair serum ਆਉਂਦਾ market ਦੇ ਵਿੱਚ hair serum ਜਿਹੜਾ ਹੈ